ਥੇ ਸੋਨ ਓਐਫ ਮਾਨ ਹਾਸ ਕੋਮ ਨੋਟ ਟੋ ਬੇ ਸਰਵਡ
ਬਟ ਟੋ ਸਰਵ
ਐਂਡ ਟੋ ਗਿਵ ਹਿਸ ਲਾਈਫ ਏਐੱਸ ਬਲੈਸਿੰਗ
ਟੋ ਅੱਲ ਹਿਊਮਨਕਾਇੰਡ
ਇਹ ਦਿਖਾਉਦਾ ਹੈ ਕਿ ਸੇਵਾ ਦਾ ਮਹੱਤਵ ਕੀ ਹੈ ਵਿਸ਼ਵ ਦੀ ਕੋਈ ਵੀ ਜਾਤ ਹੋਵੇਗੀ ਧਰਮ ਹੋਵੇਗਾ ਪ੍ਰੰਪਰਾ ਹੋਵੇਗੀ ਰੰਗ ਹੋਣਗੇ ਪਰ ਸੇਵਾਭਾਵ ਇਹ ਮਨੁੱਖੀ ਕਦਰਾਂਕੀਮਤਾਂ ਦੀ ਇੱਕ ਅਨਮੋਲ ਪਹਿਚਾਣ ਦੇ ਰੂਪ ਵਿੱਚ ਹੈ ਸਾਡੇ ਦੇਸ਼ ਵਿੱਚ ਨਿਸ਼ਕਾਮ ਸੇਵਾ ਦੀ ਗੱਲ ਹੁੰਦੀ ਹੈ ਯਾਨਿ ਅਜਿਹੀ ਸੇਵਾ ਜਿਸ ਵਿੱਚ ਕੋਈ ਮੋੜਵੀਂ ਆਸ ਨਾ ਹੋਵੇ ਸਾਡੇ ਇੱਥੇ ਤਾਂ ਕਿਹਾ ਗਿਆ ਹੈ ਕਿ ਸੇਵਾ ਪਰਮੋ ਧਰਮ ਜੀਵਸੇਵਾ ਹੀ ਸ਼ਿਵਸੇਵਾ ਅਤੇ ਗੁਰੂਦੇਵ ਰਾਮਕ੍ਰਿਸ਼ਨ ਪਰਮਹੰਸ ਤਾਂ ਕਹਿੰਦੇ ਸਨ ਸ਼ਿਵਭਾਵ ਨਾਲ ਜੀਵਸੇਵਾ ਕਰੋ ਯਾਨਿ ਪੂਰੇ ਵਿਸ਼ਵ ਵਿੱਚ ਇਹ ਸਾਰੀਆਂ ਮਨੁੱਖੀ ਕਦਰਾਂਕੀਮਤਾਂ ਬਰਾਬਰ ਹਨ ਆਓ ਅਸੀਂ ਮਹਾਪੁਰਸ਼ਾਂ ਨੂੰ ਯਾਦ ਕਰਦੇ ਹੋਏ ਪਵਿੱਤਰ ਦਿਵਸਾਂ ਨੂੰ ਯਾਦ ਕਰਦੇ ਹੋਏ ਸਾਡੀ ਇਸ ਕਦਰਾਂਕੀਮਤਾਂ ਦੀ ਮਹਾਨ ਪ੍ਰੰਪਰਾ ਨੂੰ ਨਵੀਂ ਚੇਤਨਾ ਦਈਏ ਨਵੀਂ ਊਰਜਾ ਦਈਏ ਅਤੇ ਖੁਦ ਵੀ ਉਸ ਨੂੰ ਜੀਣ ਦਾ ਯਤਨ ਕਰੀਏ

ਮੇਰੇ ਪਿਆਰੇ ਦੇਸ਼ ਵਾਸੀਓ ਪਿਛਲੀ ਮਨ ਕੀ ਬਾਤ ਵਿੱਚ ਮੈਂ ਤੁਹਾਡੇ ਨਾਲ ਪਾਜ਼ਿਟਿਵਿਟੀ ਦੇ ਮਹੱਤਵ ਬਾਰੇ ਗੱਲ ਕੀਤੀ ਸੀ ਮੈਨੂੰ ਸੰਸਕ੍ਰਿਤ ਦਾ ਇੱਕ ਸ਼ਲੋਕ ਯਾਦ ਆ ਰਿਹਾ ਹੈ
उत्साहो बलवानार्य नास्त्युत्साहात्परं बलम्
सोत्साहस्य च लोकेषु न किंचिदपि दुर्लभम्
ਉਤਸਾਹੋ ਬਲਵਾਨਾਰਯ ਨਾਸਤਿਉਤਸਾਹਾਤਪਰੰ ਬਲਮ
ਸੋਤਸਾਹਸਯ ਚ ਲੋਕੇਸ਼ੁ ਨ ਕਿੰਚੀਦਪੀ ਦੁਰਲੱਭਮ

ਮੇਰਾ ਨਾਂ ਮੀਨੂੰ ਭਾਟੀਆ ਹੈ ਮੈਂ ਮਯੂਰ ਵਿਹਾਰ ਪਾਕਿਟ ਵਨ ਫੇਜ਼1 ਦਿੱਲੀ ਵਿਖੇ ਰਹਿੰਦੀ ਹਾਂ ਮੇਰੀ ਬੇਟੀ ਐੱਮ
ਕਰਨਾ ਚਾਹੁੰਦੀ ਸੀ ਜਿਸ ਲਈ ਮੈਨੂੰ ਬੈਂਕ ਤੋਂ ਲੋਨ ਚਾਹੀਦਾ ਸੀ ਜੋ ਮੈਨੂੰ ਸੌਖਿਆਂ ਹੀ ਮਿਲ ਗਿਆ ਅਤੇ ਮੇਰੀ ਬੇਟੀ ਦੀ ਪੜ੍ਹਾਈ ਚੱਲਦੀ ਰਹੀ
ਮੇਰਾ ਨਾਂ ਜੋਤੀ ਰਾਜੇਂਦਰ ਵਾਡੇ ਹੈ ਮੈਂ ਬੋਡਲ ਤੋਂ ਗੱਲ ਕਰ ਰਹੀ ਹਾਂ ਅਸੀਂ ਇੱਕ ਰੁਪਿਆ ਮਹੀਨਾ ਕਟਾਉਣ ਦਾ ਜੋ ਬੀਮਾ ਸੀ ਉਹ ਮੇਰੇ ਪਤੀ ਨੇ ਕਰਵਾਇਆ ਹੋਇਆ ਸੀ ਅਤੇ ਉਨ੍ਹਾਂ ਦੀ ਐਕਸੀਡੈਂਟ ਚ ਮੌਤ ਹੋ ਗਈ ਉਸ ਵੇਲੇ ਸਾਡੀ ਕੀ ਹਾਲਤ ਹੋਈ ਇਹ ਸਾਨੂੰ ਹੀ ਪਤਾ ਹੈ ਸਰਕਾਰ ਦੀ ਇਸ ਮਦਦ ਨਾਲ ਸਾਨੂੰ ਬਹੁਤ ਲਾਭ ਹੋਇਆ ਅਤੇ ਉਸ ਨਾਲ ਮੈਂ ਥੋੜ੍ਹਾ ਸੰਭਲ ਗਈ
ਮੇਰਾ ਨਾਂ ਸੰਤੋਸ਼ ਜਾਧਵ ਹੈ ਸਾਡੇ ਪਿੰਡ ਤੋਂ ਭਿੰਨਰ ਪਿੰਡ ਤੋਂ 2017 ਤੋਂ ਨੈਸ਼ਨਲ ਹਾਈਵੇ ਗਿਆ ਹੈ ਇਸ ਦੀ ਵਜ੍ਹਾ ਨਾਲ ਸਾਡੀਆਂ ਸੜਕਾਂ ਬਹੁਤ ਵਧੀਆ ਹੋ ਗਈਆਂ ਹਨ ਅਤੇ ਬਿਜਨਸ ਵੀ ਵਧਣ ਵਾਲਾ ਹੈ
ਮੇਰਾ ਨਾਂ ਦਿਪਾਂਸ਼ੂ ਅਹੂਜਾ ਹੈ ਮੁਹੱਲਾ ਸਾਦਤਗੰਜ ਜ਼ਿਲ੍ਹਾ ਸਹਾਰਨਪੁਰ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹਾਂ ਦੋ ਘਟਨਾਵਾਂ ਹਨ ਜੋ ਸਾਡੇ ਭਾਰਤੀ ਸੈਨਿਕਾਂ ਦੁਆਰਾ ਇੱਕ ਤਾਂ ਪਾਕਿਸਤਾਨ ਚ ਉਨ੍ਹਾਂ ਦੁਆਰਾ ਕੀਤੀ ਗਈ ਸਰਜੀਕਲ ਸਟ੍ਰਾਈਕ ਜਿਸ ਨਾਲ ਅੱਤਵਾਦ ਆਤੰਕਵਾਦ ਦੇ ਲਾਂਚਿੰਗ ਪੈਡ ਸਨ ਉਨ੍ਹਾਂ ਨੂੰ ਤਬਾਹ ਕਰ ਦਿੱਤਾ ਗਿਆ ਅਤੇ ਨਾਲ ਹੀ ਸਾਡੇ ਸੈਨਿਕਾਂ ਦੀ ਡੋਕਲਾਮ ਚ ਜੋ ਬਹਾਦਰੀ ਦੇਖਣ ਨੂੰ ਮਿਲੀ ਉਹ ਬੇਮਿਸਾਲ ਹੈ
ਮੇਰਾ ਨਾਂ ਸਤੀਸ਼ ਬੇਵਾਨੀ ਹੈ ਸਾਡੇ ਇਲਾਕੇ ਚ ਪਾਣੀ ਦੀ ਸਮੱਸਿਆ ਸੀ ਪਿਛਲੇ 40 ਸਾਲਾਂ ਤੋਂ ਅਸੀਂ ਆਰਮੀ ਦੇ ਪਾਈਪ ਲਾਈਨ ਉੱਪਰ ਨਿਰਭਰ ਕਰਦੇ ਸੀ ਹੁਣ ਵੱਖਰੀ ਪਾਈਪ ਲਾਈਨ ਸ਼ੁਰੂ ਹੋਈ ਹੈ ਇੰਡੀਪੈਂਡੈਂਟ ਤਾਂ ਇਹ ਵੱਡੀ ਪ੍ਰਾਪਤੀ ਹੈ ਸਾਡੀ 2017 ਚ

ਅਜੇ ਪਿਛਲੇ ਹਫਤੇ ਹੀ ਮੈਨੂੰ ਜੰਮੂਕਸ਼ਮੀਰ ਦੀਆਂ ਕੁਝ ਬੇਟੀਆਂ ਨਾਲ ਮਿਲਣ ਦਾ ਮੌਕਾ ਮਿਲਿਆ ਉਨ੍ਹਾਂ ਵਿੱਚ ਜੋ ਜਜ਼ਬਾ ਸੀ ਜੋ ਉਤਸ਼ਾਹ ਸੀ ਜੋ ਸੁਪਨੇ ਸਨ ਅਤੇ ਜਦ ਮੈਂ ਉਨ੍ਹਾਂ ਨੂੰ ਸੁਣ ਰਿਹਾ ਸੀ ਉਹ ਜ਼ਿੰਦਗੀ ਦੇ ਕਿਹੜੇਕਿਹੜੇ ਖੇਤਰ ਵਿੱਚ ਤਰੱਕੀ ਕਰਨਾ ਚਾਹੁੰਦੀਆਂ ਹਨ ਉਹ ਕਿੰਨੀ ਉਮੀਦਾਂ ਭਰੀ ਜ਼ਿੰਦਗੀ ਵਾਲੇ ਲੋਕ ਸਨ ਮੈਂ ਉਨ੍ਹਾਂ ਨਾਲ ਗੱਲਾਂ ਕੀਤੀਆਂ ਨਿਰਾਸ਼ਾ ਦਾ ਕਿਤੇ ਵੀ ਨਾਮੋਨਿਸ਼ਾਨ ਨਹੀਂ ਸੀ ਉਤਸ਼ਾਹ ਸੀ ਉਮੰਗ ਸੀ ਊਰਜਾ ਸੀ ਸੁਪਨੇ ਸਨ ਸੰਕਲਪ ਸਨ ਉਨ੍ਹਾਂ ਬੇਟੀਆਂ ਨਾਲ ਜਿੰਨਾ ਸਮਾਂ ਮੈਂ ਬੀਤਾਇਆ ਮੈਨੂੰ ਵੀ ਪ੍ਰੇਰਣਾ ਮਿਲੀ ਅਤੇ ਇਹੀ ਦੇਸ਼ ਦੀ ਤਾਕਤ ਹੈ ਇਹੀ ਤਾਂ ਮੇਰੇ ਨੌਜਵਾਨ ਹਨ ਇਹੀ ਤਾਂ ਮੇਰੇ ਦੇਸ਼ ਦਾ ਭਵਿੱਖ ਹੈ
ਮੇਰੇ ਪਿਆਰੇ ਦੇਸ਼ ਵਾਸੀਓ ਸਾਡੇ ਦੇਸ਼ ਦੇ ਹੀ ਨਹੀਂ ਜਦ ਵੀ ਕਦੀ ਵਿਸ਼ਵ ਦੀਆਂ ਪ੍ਰਸਿੱਧ ਧਾਰਮਿਕ ਥਾਵਾਂ ਦੀ ਗੱਲ ਹੁੰਦੀ ਹੈ ਤਾਂ ਕੇਰਲ ਦੇ ਸਬਰੀਮਾਲਾ ਮੰਦਿਰ ਦੀ ਗੱਲ ਹੋਣੀ ਬਹੁਤ ਸੁਭਾਵਿਕ ਹੈ ਵਿਸ਼ਵ ਪ੍ਰਸਿੱਧ ਇਸ ਮੰਦਿਰ ਵਿੱਚ ਭਗਵਾਨ ਅਯੱਪਾ ਸੁਆਮੀ ਦਾ ਅਸ਼ੀਰਵਾਦ ਲੈਣ ਲਈ ਹਰ ਵਰ੍ਹੇ ਕਰੋੜਾਂ ਦੀ ਗਿਣਤੀ ਵਿੱਚ ਸ਼ਰਧਾਲੂ ਇੱਥੇ ਆਉਦੇ ਹਨ ਜਿੱਥੇ ਇੰਨੀ ਵੱਡੀ ਗਿਣਤੀ ਵਿੱਚ ਸ਼ਰਧਾਲੂ ਆਉਦੇ ਹੋਣ ਜਿਸ ਥਾਂ ਦਾ ਇੰਨਾ ਵੱਡਾ ਮਹੱਤਵ ਹੋਵੇ ਉੱਥੇ ਸਫਾਈ ਰੱਖਣਾ ਕਿੰਨੀ ਵੱਡੀ ਚੁਣੌਤੀ ਹੋ ਸਕਦੀ ਹੈ ਅਤੇ ਖਾਸ ਕਰਕੇ ਉਸ ਜਗ੍ਹਾ ਉੱਪਰ ਜੋ ਪਹਾੜਾਂ ਤੇ ਜੰਗਲਾਂ ਵਿਚਕਾਰ ਸਥਿਤ ਹੋਵੇ ਪਰ ਇਸ ਸਮੱਸਿਆ ਨੂੰ ਵੀ ਸੰਸਕਾਰ ਵਿੱਚ ਕਿਵੇਂ ਬਦਲਿਆ ਜਾ ਸਕਦਾ ਹੈ ਸਮੱਸਿਆ ਤੋਂ ਉਭਰਣ ਦਾ ਰਾਹ ਕਿਵੇਂ ਲੱਭਿਆ ਜਾ ਸਕਦਾ ਹੈ ਜਨਭਾਗੀਦਾਰੀ ਚ ਅਜਿਹੀ ਕਿਹੜੀ ਤਾਕਤ ਹੁੰਦੀ ਹੈ ਸਬਰੀਮਾਲਾ ਮੰਦਿਰ ਆਪਣੇ ਆਪ ਚ ਇਸ ਦੀ ਇੱਕ ਉਦਾਹਰਣ ਹੈ ਪੀ

ਮੇਰੇ ਪਿਆਰੇ ਦੇਸ਼ ਵਾਸੀਓ 26 ਜਨਵਰੀ ਸਾਡੇ ਲਈ ਇੱਕ ਇਤਿਹਾਸਕ ਤਿਓਹਾਰ ਹੈ ਪਰ ਇਸ ਵਰ੍ਹੇ 26 ਜਨਵਰੀ 2018 ਦਾ ਦਿਨ ਵਿਸ਼ੇਸ਼ ਰੂਪ ਵਿੱਚ ਯਾਦ ਰੱਖਿਆ ਜਾਵੇਗਾ ਇਸ ਵਰ੍ਹੇ ਗਣਤੰਤਰ ਦਿਵਸ ਸਮਾਰੋਹ ਲਈ ਸਾਰੇ 10 ਆਸੀਆਨ ਏਸੀਅਨ ਦੇਸ਼ਾਂ ਦੇ ਨੇਤਾ ਮੁੱਖ ਮਹਿਮਾਨ ਦੇ ਰੂਪ ਵਿੱਚ ਭਾਰਤ ਆਉਣਗੇ ਗਣਤੰਤਰ ਦਿਵਸ ਤੇ ਇਸ ਵਾਰੀ ਇੱਕ ਨਹੀਂ ਸਗੋਂ 10 ਮੁੱਖ ਮਹਿਮਾਨ ਹੋਣਗੇ ਭਾਰਤ ਦੇ ਇਤਿਹਾਸ ਵਿੱਚ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ 2017 ਆਸੀਆਨ ਮੁਲਕਾਂ ਅਤੇ ਭਾਰਤ ਦੋਹਾਂ ਲਈ ਖ਼ਾਸ ਰਿਹਾ ਹੈ ਆਸੀਆਨ ਨੇ 2017 ਚ ਆਪਣੇ 50 ਵਰ੍ਹੇ ਪੂਰੇ ਕੀਤੇ ਅਤੇ 2017 ਚ ਹੀ ਆਸੀਆਨ ਨਾਲ ਭਾਰਤ ਦੀ ਸਾਂਝ ਦੇ 25 ਵਰ੍ਹੇ ਵੀ ਪੂਰੇ ਹੋਏ ਹਨ 26 ਜਨਵਰੀ ਨੂੰ ਵਿਸ਼ਵ ਦੇ 10 ਦੇਸ਼ਾਂ ਦੇ ਇਨ੍ਹਾਂ ਮਹਾਨ ਨੇਤਾਵਾਂ ਦਾ ਇਕੱਠੇ ਸ਼ਰੀਕ ਹੋਣਾ ਸਾਡੇ ਭਾਰਤੀਆਂ ਲਈ ਮਾਣ ਦੀ ਗੱਲ ਹੈ
ਪਿਆਰੇ ਦੇਸ਼ ਵਾਸੀਓ ਇਹ ਤਿਓਹਾਰਾਂ ਦਾ ਸੀਜ਼ਨ ਸੀਜ਼ਨ ਹੈ ਵੈਸੇ ਤਾਂ ਸਾਡਾ ਦੇਸ਼ ਹਰ ਤਰ੍ਹਾਂ ਦੇ ਤਿਓਹਾਰਾਂ ਦਾ ਦੇਸ਼ ਹੈ ਸ਼ਾਇਦ ਹੀ ਕੋਈ ਅਜਿਹਾ ਦਿਨ ਹੋਵੇਗਾ ਜਿਸ ਦੇ ਨਾਮ ਕੋਈ ਤਿਓਹਾਰ ਨਾ ਲਿਖਿਆ ਗਿਆ ਹੋਵੇ ਹੁਣੇਹੁਣੇ ਅਸੀਂ ਸਾਰਿਆਂ ਨੇ ਕ੍ਰਿਸਮਿਸ ਮਨਾਈ ਹੈ ਤੇ ਅੱਗੇ ਨਵਾਂ ਵਰ੍ਹਾ ਆਉਣ ਵਾਲਾ ਹੈ ਆਉਣ ਵਾਲਾ ਨਵਾਂ ਵਰ੍ਹਾ ਤੁਹਾਡੇ ਸਾਰਿਆਂ ਲਈ ਬਹੁਤ ਸਾਰੀਆਂ ਖੁਸ਼ੀਆਂ ਸੁੱਖ ਅਤੇ ਖੁਸ਼ਹਾਲੀ ਲੈ ਕੇ ਆਵੇ ਅਸੀਂ ਸਾਰੇ ਨਵੇਂ ਜੋਸ਼ ਨਵੇਂ ਉਤਸ਼ਾਹ ਨਵੀਂ ਉਮੰਗ ਅਤੇ ਨਵੇਂ ਸੰਕਲਪ ਨਾਲ ਅੱਗੇ ਵਧੀਏ ਦੇਸ਼ ਨੂੰ ਵੀ ਅੱਗੇ ਵਧਾਈਏ ਜਨਵਰੀ ਦਾ ਮਹੀਨਾ ਸੂਰਜ ਦੇ ਉਤਰਾਇਣ ਦਾ ਸਮਾਂ ਹੈ ਅਤੇ ਇਸ ਮਹੀਨੇ ਮੱਕਰ ਸੰਕ੍ਰਾਂਤੀ ਮਨਾਈ ਜਾਂਦੀ ਹੈ ਇਹ ਕੁਦਰਤ ਨਾਲ ਜੁੜਿਆ ਤਿਓਹਾਰ ਹੈ ਵੈਸੇ ਤਾਂ ਸਾਡਾ ਹਰ ਤਿਓਹਾਰ ਕਿਸੇ ਨਾ ਕਿਸੇ ਰੂਪ ਵਿੱਚ ਕੁਦਰਤ ਨਾਲ ਜੁੜਿਆ ਹੈ ਪਰ ਵੰਨਸੁਵੰਨਤਾ ਨਾਲ ਭਰੀ ਸਾਡੀ ਸੰਸਕ੍ਰਿਤੀ ਚ ਕੁਦਰਤ ਦੀ ਇਸ ਅਨੋਖੀ ਘਟਨਾ ਨੂੰ ਵੱਖਵੱਖ ਰੂਪ ਚ ਮਨਾਉਣ ਦੀ ਰੀਤ ਵੀ ਹੈ ਪੰਜਾਬ ਅਤੇ ਉੱਤਰ ਭਾਰਤ ਚ ਲੋਹੜੀ ਦਾ ਆਨੰਦ ਲਿਆ ਜਾਂਦਾ ਹੈ ਤਾਂ ਯੂ
ਬਿਹਾਰ ਚ ਖਿਚੜੀ ਅਤੇ ਤਿਲ ਸੰਕ੍ਰਾਂਤੀ ਦੀ ਉਡੀਕ ਰਹਿੰਦੀ ਹੈ ਰਾਜਸਥਾਨ ਚ ਸੰਗ੍ਰਾਂਦ ਕਹੀਏ ਅਸਮ ਚ ਮਾਘਬਿਹੂ ਜਦ ਕਿ ਤਾਮਿਲਨਾਡੂ ਪੋਂਗਲ ਇਹ ਸਾਰੇ ਤਿਓਹਾਰ ਆਪਣੇ ਆਪ ਚ ਖਾਸ ਹਨ ਅਤੇ ਇਨ੍ਹਾਂ ਦਾ ਆਪੋ ਆਪਣਾ ਮਹੱਤਵ ਹੈ ਇਹ ਸਾਰੇ ਤਿਓਹਾਰ ਆਮ ਤੌਰ ਤੇ 13 ਤੋਂ 17 ਜਨਵਰੀ ਦੇ ਦੌਰਾਨ ਮਨਾਏ ਜਾਂਦੇ ਹਨ ਇਨ੍ਹਾਂ ਸਾਰੇ ਤਿਓਹਾਰਾਂ ਦੇ ਨਾਮ ਵੱਖਵੱਖ ਹਨ ਪਰ ਇਨ੍ਹਾਂ ਦਾ ਮੂਲ ਤੱਤ ਇੱਕ ਹੀ ਹੈ ਕੁਦਰਤ ਅਤੇ ਖੇਤੀ ਨਾਲ ਲਗਾਵ
ਸਾਰੇ ਦੇਸ਼ ਵਾਸੀਆਂ ਨੂੰ ਇਨ੍ਹਾਂ ਤਿਓਹਾਰਾਂ ਦੀਆਂ ਬਹੁਤਬਹੁਤ ਸ਼ੁਭਕਾਮਨਾਵਾਂ ਇੱਕ ਵਾਰ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਨਵੇਂ ਵਰ੍ਹੇ 2018 ਦੀਆਂ ਬਹੁਤ ਸਾਰੀਆਂ ਸ਼ੁਭਕਾਮਨਾਵਾਂ
ਬਹੁਤਬਹੁਤ ਧੰਨਵਾਦ ਪਿਆਰੇ ਦੇਸ਼ ਵਾਸੀਓ ਹੁਣ 2018 ਚ ਫਿਰ ਤੋਂ ਗੱਲ ਕਰਾਂਗੇ
ਧੰਨਵਾਦ